ਲਿਬਰ ਆਫਿਸ ਰਾਇਟਰਲਿਬਰੇ ਆਫਿਸ ਰਾਈਟਰ ਦੇ ਕ੍ਰੀਏਟਿੰਗ ਨਿਯੂਜਲੈੱਟਰ ਵਿਦ ਮਲਟਿਪਲ ਕੌਲਮਜ਼ ਦੇ ਸਪੋਕਨ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਰਾਇਟਰ ਵਿੱਚ ਨਿਯੂਜਲੈੱਟਰ ਨੂੰ ਕ੍ਰੀਏਟ ਕਰਨਾ ਅਤੇ ਉਸ ਤੇ ਉੱਤੇ ਕੁਛ ਆਪਰੇਸ਼ਨਜ਼ ਕਰਨ ਦੇ ਬਾਰੇ ਜਾਨ ਕਾਰੀ ਲਵਾਂ ਗੇ ਇਸ ਟਿਊਟੋਰਿਯਲ ਵਿੱਚ ਅਸੀ ਉਬੰਟੂ ਲਿਨਕਸ੍ਹ 1004 ੳਪੇਰਾਟਿੰਗ ਸਿਸਟਮ ਅਤੇ ਲਿਬਰ ਆਫਿਸ ਵਰਜ਼ਨ 334 ਦਾ ਇਸਤੇਮਾਲ ਕਰਾਂਗੇ ਨਿਯੂਜ਼ਲੈੱਟਰ ਦਾ ਇਕ ਪਬਲੀਕੇਸ਼ਨ ਦੀ ਤਰ੍ਹਾ ਇਸਤੇਮਾਲ ਹੁੰਦਾ ਹੈ ਜੋ ਆਪਣੇ ਸਬਸਕ੍ਰਾਇਬਰਜ਼ ਵਿੱਚ ਸਮੇ ਸਮੇ ਤੇ ਵੰਡੀ ਜਾਉਂਦੀ ਹੈ ਜਿਵੇਂ ਕੀ ਇਕ ਪਿਰਿਔਡਿਕਲ ਜਾਂ ਪੈਮਫ਼ਲੇਟ ਵਗੈਰਾ
ਇਸਦੇ ਵਿੱਚ ਕੌਲਮਜ਼ ਦੇ ਰੂਪ ਵਿੱਚ ਕਈ ਸੈਕਸ਼ਨ ਹੁੰਦੇ ਨੇ ਜਿਸ ਦੇ ਨਾਲ ਸ੍ਰੋਤੇ ਆਸਾਨੀ ਨਾਲ ਵਖ ਵਖ ਆਰਟਿਕਲ ਪੱੜ ਸਕਦੇ ਨੇਂ ਲਿਬਰ ਆਫਿਸ ਰਾਇਟਰ ਦੀ ਮਦਦ ਨਾਲ ਅਸੀ ਨਿਯੂਜਲੈੱਟਰ ਬਣਾ ਸਕਦੇ ਹਾਂ ਜਿਸਦੇ ਵਿੱਚ ਆਰਟਿਕਲਜ ਆਸਾਨੀ ਨਾਲ ਪੱੜੇ ਜਾ ਸਕਦੇ ਨੇਂ ਇੱਕ ਨਵਾ ਟੈੱਕਸਟ ਡੌਕਯੁਮੈੱਨਟ ਖੋਲ੍ਹਨ ਲਈ ਫਾਇਲ ਨਿਉ ਅਤੇ ਟੈੱਕਸਟ ਡੌਕਯੁਮੈੱਨਟ ਆਪਸ਼ਨ ਤੇ ਕਲਿਕ ਕਰੋ ਇਸ ਡੌਕਯੁਮੈੱਨਟ ਨੂ ਨਿਯੂਜਲੈੱਟਰ ਫਾਇਲ ਨੇਮ ਹੇਠ ਸੇਵ ਕਰੋ ਹੁਣ ਸਾਡੇ ਕੋਲ ਨਿਯੂਜ਼ਲੈੱਟਰ ਨਾਮ ਦਾ ਨਵਾ ਟੈੱਕਸਟ ਡੌਕਯੁਮੈੱਨਟ ਹੈ ਚਲੋ ਡੌਕਯੁਮੈੱਨਟ ਵਿੱਚ ਕੌਲਮਜ਼ ਇਨਸਰਟ ਕਰਿਏ
ਇਹ ਕਰਨ ਲਈ ਪਹਿਲਾ ਮੈੱਨੂ ਬਾਰ ਵਿੱਚ ਫਾਰਮੈਟ ਬਟਨ ਤੇ ਅਤੇ ਫੇਰ ਕੌਲਮਜ਼ ਉੱਤੇ ਕਲਿੱਕ ਕਰੋ ਭਿੱਨ ਆਪਸ਼ਨਜ਼ ਵਾਲਾ ਇੱਕ ਡਾਇਅਲੌਗ ਬੌਕਸ ਦਿਖਾਈ ਦੇੱਦਾ ਹੈ ਨੰਬਰ ਔਫ ਕੌਲਮਜ਼ ਸਿਲੈੱਕਟ ਕਰੋ ਕੌਲਮਜ਼ ਦੀ ਚੌੜਾਈ ਅਤੇ ਇਕ ਦੂੱਜੇ ਤੋਂ ਦੂਰੀ ਨੂੰ ਸੈਟ ਕਰੋ ਅਤੇ ਸੈੱਪਰੇਟਰ ਲਾਇਨਜ਼ ਦਿਆਂ ਪ੍ਰੌਪਰਟੀਜ਼ ਨੂੰ ਸੈਟ ਕਰੋ
ਕੌਲਮ ਫੀਲਡ ਵੈਲਯੂ ਬਤੋਰ 2 ਰੱਖ ਕੇ ਅਸੀ ਨਿਯੂਜ਼ਲੈੱਟਰ ਡੌਕਯੁਮੈੱਨਟ ਲਈ ਦੋ ਕੌਲਮਜ਼ ਦਾ ਚੋਣ ਕੌਲਮ ਫੀਲਡ ਦੇ ਨਾਲ ਦਿੱਤੇ ਪੰਜ ਆਇਕਨਜ਼ ਦੁਆਰਾ ਤੁਸੀ ਮੌਜੂਦਾ ਫਾਰਮੈਟਜ਼ ਦਾ ਪਰੀਵਯੂ ਵੇਖ ਸਕਦੇ ਹੋਂ ਚਲੋ ਸੈਕੰਡ ਆਪਸ਼ਨ ਤੇ ਕਲਿੱਕ ਕਰਿਏ ਅਸੀ ਕਾਲ਼ਮ ਨੂੰ ਡਿਫਾਇਨ ਕਰਣ ਵਾਲਿਆ ਬਾਕੀ ਸਾਰੀ ਪ੍ਰੌੱਪਰਟੀਜ਼ ਨੂੰ ਨਹੀ ਬਦਲਾਂ ਗੇ ਅਤੇ ਫੇਰ ਓਕ ਬਟਨ ਉੱਤੇ ਕਲਿੱਕ ਕਰੋ
ਵੇੱਖੋਂ ਗੇ ਕੀ ਟੈੱਕਸਟ ਏਰੀਆ ਵਿੱਚ 2 ਕੌਲਮਜ਼ ਆ ਗਇਆ ਹਨ ਚਲੋ ਆਪਨੀ ਫਸਟ ਕੌਲਮ ਵਿੱਚ ਇਕ ਆਰਟਿਕਲ ਲਿਖਿਅ ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 ਬੋਲਡ ਟੈਕਸਟ ਫੋਂਟ ਸਾਈਜ਼ 15 ਇਸ ਨੂੰ ਨੇਚਰ ਹੇਡਿਂਗ ਦੇਵੋ
ਅਤੇ ਉਸਦੇ ਥੱਲੇ ਅਸੀ ਇਸ ਤੇ ਇਕ ਆਰਟਿਕਲ ਲਿਖਾਂਗੇ
ਤੁਸੀ ਦੇਖਦੇ ਹੋਂ ਕੀ ਕਰਸਰ ਪਹਿਲੇ ਕੌਲਮ ਦੇ ਅੰਤ ਤੋਂ ਆਪਣੇ ਆਪ ਹੀ ਅਗਲੇ ਕੌਲਮ ਉੱਤੇ ਚਲੇ ਜਾਂਦਾ ਹੈ
ਤੁਸੀ ਕੌਲਮ ਵਿੱਚ ਪਿਕਚਰ ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਆਕਾਰ ਬਦਲ ਕੇ ਓਸਨੂੰ ਕੌਲਮ ਵਿੱਚ ਫਿਟ ਕਰ ਸਕਦੇ ਹੋਂ
ਹੁਣ ਕੁਛ ਜਗ੍ਹਾ ਛੱਡ ਕੇ ਤੁਸੀਂ ਕੌਲਮ ਵਿੱਚ ਇਕ ਹੋਰ ਆਰਟਿਕਲ ਲਿਖ ਸਕਦੇ ਹੋਂ
ਸਬ ਤੋਂ ਪਹਿਲਾ ਅਸੀ ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 ਵਿੱਚ ਓਸਨੂੰ ਸਪੋਰਟਸ ਹੈਡਿਂਗ ਦੇਵਾਂਗੇ ਅਤੇ ਉਸਦੇ ਥੱਲੇ ਇਸ ਦੇ ਉੱਤੇ ਲੇਖ ਲਿਖਾਂਗੋ ਤੁਸੀਂ ਵੇਖੋਂਗੇ ਕੀ ਕੌਲਮਜ਼ ਦੀ ਵਰਤੋਂ ਨਾਲ ਮਲਟਿਪਲ ਆਰਟਿਕਲਜ਼ ਪੜ੍ਹਣ ਵਿੱਚ ਅਸਾਨੀ ਹੁੰਦੀ ਹੈ ਅਸੀ ਕੁਛ ਵਾਕਾਂ ਨੂੰ ਡਿਲੀਟ ਕਰਾਂਗੇ ਤਾਂਕੀ ਸਾਡਾ ਆਰਟਿਕਲ ਪਹਿਲੇ ਕੌਲਮ ਵਿੱਚ ਫਿਟ ਹੋ ਜਾਵੇ
ਹੋਰ ਕੌਲਮਜ਼ ਐਕਸੈੱਸ ਕਰਨ ਲਈ ਇਨਸਰਟ ਬਟਨ ਉੱਤੇ ਅਤੇ ਫੇਰ ਮੈਨਯੁਅਲ ਬ੍ਰੇਕ ਉੱਤੇ ਕਲਿੱਕ ਕਰੋ ਜੋ ਡਾਇਅਲੌਗ ਬੌਕਸ ਦਿਖਾਈ ਦੇ ਰਹਿਐ ਹੈ ਉਸ ਵਿਚ ਕੌਲਮ ਬ੍ਰੇਕ ਕੋਲਮਨ ਬ੍ਰੇਕਤੇ ਅਤੇ ਫੇਰ ਓਕ ਬਟਨ ਉੱਤੇ ਕਲਿਕ ਕਰੋ ਤੁਸੀਂ ਦੇਖੋਂਗੇ ਕੀ ਕਰਸਰ ਆਪਣੇ ਆਪ ਹੀ ਅਗਲੇ ਕੌਲਮ ਤੇ ਆ ਗਇਆ ਹੈ
ਤੁਸੀਂ ਏਸ ਕੌਲਮ ਵਿੱਚ ਇਕ ਨਵਾਂ ਆਰ੍ਟਿਕਲ ਲਿਖਨਾ ਸ਼ੁਰੂ ਕਰ ਸਕਦੇ ਹੋਂ ਫਾਰਮੈਟਿੰਗ ਦਿਆਂ ਆਪਸ਼ਨਜ ਜਿਵੇ ਅਲਾਇਨ ਲੈਫਟ ਅਲਾਇਨ ਰਾਇਟ ਟੌਕਸ੍ਟ ਵਿਚ ਬੈਕਗਰਾਉਨਡ ਕਲਰ ਐਡ ਕਰਨਾ ਟੈੱਕਸਟ ਨੂੰ ਹਾਈਲਾਇਟ ਕਰਨਾ ਅਤੇ ਕਈ ਹੋਰ ਫੀਚਰ੍ਜ਼ ਟੈੱਕਸਟ ਨੂੰ ਆਕਰਸ਼ਕ ਬਣਾਉਣ ਲਈ ਐਡ ਕੀਤੇ ਜਾ ਸਕਦੇ ਨੇ ਉਦਾਹਰਨ ਲਈਅਸੀ ਬੈਕਗ੍ਰਾਉਨਡ ਕਲਰ ਕਰਨ ਟੈੱਕਸਟ ਸੈਲੇਕਟ ਕਰਾਂਗੇ
ਪਹਿਲੇ ਟੂਲ ਬਾਰ ਵਿਚ ਬੈਕਗਰਾਉਨਡ ਕਲਰ ਆਇਕੋਨ ਤੇ ਅਤੇ ਫੇਰ ਗ੍ਰੀਨ 4 ਉੱਤੇ ਕਲਿਕ ਕਰੋ
ਵੇਖਾਂਗੇ ਕੀ ਚੋਣ ਕੀਤੇ ਗਏ ਟੈੱਕਸਟ ਦਾ ਬੈਕਗਰਾਉਨਡ ਕਲਰ ਹਲਕੇ ਗ੍ਰੀਨ ਰੰਗ ਵਿੱਚ ਬਦਲ ਗਇਆ ਹੈ
ਇਸ ਤਰਹ ਟੈੱਕਸਟ ਦੇ ਵੱਖਰੇ ਹਿੱਸਿਆਂ ਵਿੱਚ ਵੱਖ ਵੱਖ ਬੈਕਗਰਾਉਨਡ ਕਲਰ ਕੀਤੇ ਜਾ ਸਕਦੇ ਨੇ ਨਿਉਜ਼ਲੈੱਟਰ ਵਿੱਚ ਤੁਸੀ ਬੈਨਰਸ ਵੀ ਐਡ ਕਰ ਸਕਦੇ ਹੋਂ ਇਸ ਲਈ ਡ੍ਰੌਇਂਗ ਟੂਲ ਬਾਰ ਵਿੱਚ ਟੈੱਕਸਟ ਔਪਸ਼ਨ ਉੱਤੇ ਕਲਿਕ ਕਰੋ ਹੁਣ ਟੈੱਕਸ੍ਟਬੌਕ੍ਸ ਨੂੰ ਡੌਕਯੁਮੈੱਨਟ ਵਿੱਚ ਓਸ ਜਗਹ ਰਖੋ ਜਿੱਥੇ ਟੈੱਕਸਟ ਨ ਹੋਵੇ
ਟੈੱਕਸ੍ਟਬੌਕ੍ਸ ਦੇ ਅੰਦਰ ਲਿਖਿਆ ਹੋਇਆ ਟੈਕਸਟ ਬੈਨਰ ਜਾਂ ਐੱਡ ਬਣ ਜਾਉਂਦਾ ਹੈ
ਅਸੀ ਕੁਛ ਟੈੱਕਸਟ ਲਿਖਾਂਗੇ ਜਿਵੇ ਦਿੱਸ ਇਜ਼ ਅ ਨਿਉਜ਼ਲੈਟਰ ਤੁਸੀ ਟੈੱਕਸਟ ਵਿੱਚ ਇਫੈਕਟਸ ਵੀ ਐੱਡ ਕਰ ਸਕਦੇ ਹੋ
ਉਦਾਹਰਨ ਲਈ ਪਹਿਲਾਂ ਟੈਕਸ੍ਟ ਤੇ ਰਾਇਟ ਕਲਿਕ ਕਰੋ ਅਤੋ ਫੇਰ ਮੈਨੂ ਵਿੱਚ ਟੈੱਕਸਟ ਔਪਸ਼ਨ ਉੱਤੇ ਕਲਿਕ ਕਰੋ ਇਕ ਡਾਇਅਲੌਗ ਬਾਕਸ ਖੁਲਦਾ ਹੈ ਜਿਸਦੇ ਵਿਚ ਟੈੱਕਸਟ ਅਤੇ ਟੈੱਕਸਟ ਐਨਿਮੇਇਸ਼ਨ
ਨਾਮ ਦੇ ਟੈਬਜ਼ ਹਨ
ਟੈੱਕਸਟ ਐਨਿਮੇਇਸ਼ਨ ਟੈਬ ਉੱਤੇ ਕਲਿਕ ਕਰੋ ਇਸ ਟੈਬ ਦੇ ਥੱਲੇ ਇਫੇਕਟ ਫੀਲਡ ਵਿੱਚ ਕਈ ਆਪਸ਼ਨਜ਼ ਨੇ
ਨਿਯੂਜ਼ਲੈੱਟਰ ਵਿੱਚ ਟੈੱਕਸਟ ਨੂੰ ਬਲਿੰਕ ਕਰਨ ਲਈ ਬਲਿੰਕ ਆਪਸ਼ਨ ਉੱਤੇ ਕਲਿਕ ਕਰੋ ਅੰਤ ਵਿੱਚ ਓਕ ਬਟਨ ਉੱਤੇ ਕਲਿਕ ਕਰੋ ਵੇੱਖੋਂ ਗੇ ਕੀ ਦਿੱਸ ਇਜ਼ ਆ ਨਿਉਜ਼ਲੈਟਰ ਡੌਕਯੁਮੈੱਨਟ ਵਿੱਚ ਲਗਾਤਾਰ ਬਲਿੰਕ ਕਰ ਰਿਹਾ ਹੈ
ਏਸ ਤਰਹ ਟੈੱਕਸਟ ਵਿੱਚ ਕਈ ਹੋਰ ਇਫੈਕਟਸ ਅਤੇ ਗਰਾਫਿਕਸ ਐਡ ਹੋ ਸਕਦੇ ਨੇਂ
ਹੁਣ ਅਗਲੇ ਪੇਜ ਤੇ ਨਵਾ ਆਰਟਿਕਲ ਲਿਖਣ ਲਈ ਪਹਿਲਾਂ ਇਨਸਰਟ ਬਟਨ ਤੇ ਕਲਿੱਕ ਕਰੋ
ਅਤੇ ਫੇਰ ਮੈਨਯੁਅਲ ਬਰੇਕ ਆਪਸ਼ਨ ਉਤੇ ਕਲਿਕ ਕਰੋ ਦਿਖਾਈ ਦੇ ਰਹੇ ਡਾਇਅਲੌਗ ਬਾਕਸ ਵਿੱਚ ਪੇਜ ਬਰੇਕ ਬਟਨ ਉੱਤੇ ਕਲਿੱਕ ਕਰੋ ਅਤੇ ਅਖੀਰ ਵਿੱਚ ਓਕ ਬਟਨ ਉੱਤੇ ਕਲਿੱਕ ਕਰੋ ਵੇੱਖੋ ਕਰਸਰ ਅਗਲੇ ਪੇਜ ਤੇ ਆ ਗਇਆ ਹੈ
ਇਸ ਪੇਜ ਵਿੱਚ ਓਹੀ ਕੌਲਮ ਫਾਰਮੈਟ ਹੈ ਜੋ ਪਿਛਲੇ ਪੇਜ ਵਿੱਚ ਸੀ
ਆਪਣੇ ਆਰਟਿਕਲ ਵਿੱਚ ਵਰਡ ਕਾਉੰਟ ਕਰਣ ਲਈ ਪਹਿਲਾਂ ਟੈੱਕਸਟ ਦੇ ਕੁਛ ਹਿੱਸੇ ਨੂੰ ਜਾਂ ਸਾਰੇ ਡੌਕਯੁਮੈੱਨਟ ਨੂੰ ਸੇਲੈਕਟ ਕਰੋ ਹੁਣ ਮੈੱਨੂ ਬਾਰ ਵਿੱਚ ਟੂਲ ਆਪਸ਼ਨ ਉੱਤੇ ਕਲਿਕ ਕਰੋ ਹੁਣ ਡਰੌਪਡਾਉਨ ਬਾਕਸ ਵਿੱਚ ਵਰਡ ਕਾਉਨਟਵਰਡ ਕਾਉਂਟ ਆਪਸ਼ਨ ਤੇ ਕਲਿਕ ਕਰੋ ਡੌਕਯੁਮੈੱਨਟ ਦੇ ਚੋਣਵੇ ਹਿੱਸੇ ਅਤੇ ਸਾਰੇ ਡੌਕਯੁਮੈੱਨਟ ਦਾ ਵਰ੍ਡ ਕਾਉਨਟ ਇਕ ਡਾਇਅਲੌਗ ਬੌਕਸ ਵਿੱਚ ਸਕ੍ਰੀਨ ਤੇ ਆ ਜਾਵੇ ਗਾ
ਇਹ ਚੋਣਵੇ ਹਿੱਸੇ ਅਤੇ ਸਾਰੇ ਡੌਕਯੁਮੈੱਨਟ ਦੇ ਅਖਰਾਂ ਦੀ ਗਿਣਤੀ ਵੀ ਵਿਖਾਉਂਦਾ ਹੈ
ਡੌਕਯੁਮੈੱਨਟ ਨੂੰ ਲਿਖਦੇ ਸਮੇ ਸਪੈੱਲ ਚੈੱਕ ਔਟੋਮੈਟਿਕਲੀ ਵੀ ਕੀੱਤਾ ਜਾ ਸਕਦਾ ਹੈ
ਇਸ ਲਈ ਟੂਲਬਾਰ ਵਿੱਚ ਔਟੋ ਸਪੈੱਲ ਚੈੱਕ ਆਇਕੋਣ ਉੱਤੇ ਕਲਿੱਕ ਕਰੋ ਹੁਣ ਤੁਹਾਡੇ ਲਿਖਦੇ ਸਮੇ ਅੱਗਰ ਕੋਈ ਸਪੈੱਲਿੰਗ ਦੀ ਗਲਤੀ ਹੁੰਦੀ ਹੈ ਤਾਂ ਉਹ ਗਲਤੀ ਲਾਲ ਲਾਇਨ ਨਾਲ ਅੰਡਰਲਾਇਨ ਹੋ ਜਾਵੇਗੀ
ਉਦਾਹਰਨ ਲਈ ਜੇ ਅਸੀ ਸ਼ਬਦ ਕੈਟ ਨੂੰ ਸੀ ਏ ਏ ਟੀ ਲਿੱਖ ਕੇ ਸਪੇਸ ਬਾਰ ਨੂੰ ਦਬਾਂ ਗੇ ਤਾਂ ਓਸ ਦੇ ਥੱਲੇ ਲਾਲ ਲਾਇਨ ਡਿਸਪਲੇ ਹੋ ਜਾਵੇ ਗੀ
ਉਸ ਸ਼ਬਦ ਨੂੰ ਸਹੀ ਕਰਣ ਦੇ ਨਾਲ ਉਹ ਲਾਲ ਲਾਇਨ ਚੱਲੀ ਜਾਉਂਦੀ ਹੈ
ਲਿਹਾਜਾ ਅਸੀ ਦੇਖ ਸਕਦੇ ਹਾਂ ਕਿ ਫਾਰਮੈਟਿਂਗ ਦਿਆਂ ਸਾਰੀਆ ਆਪਸ਼ਨਸ ਜੋ ਅਸੀ ਪਿਛਲੇ ਟਿਊਟੋਰਿਯਲਜ਼ ਵਿੱਚ ਸਿੱਖਿਆ ਸਨ ਨਿਯੂਜਲੈੱਟਰ ਤੇ ਵੀ ਲਾਗੂ ਹੋ ਸਕਦੀਆ ਹਨ
ਇਹ ਸਾੱਨ੍ਹੂ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਲੈ ਆਇਆ ਹੈ ਸਾਰਾਂਸ਼ ਵਿੱਚ ਅਸੀ ਸਿੱਖਿਆ ਕਿਵੇ ਨਿਯੂਜਲੈੱਟਰ ਨੂੰ ਲਿਬਰ ਆਫਿਸ ਰਾਇਟਰ ਵਿੱਚ ਬਣਾਉਣਾ ਅਤੇ ਕੁਛ ੳਪਰੇਸ਼ਨ ਜੋ ਉਸਤੇ ਕੀੱਤੇ ਜਾ ਸਕਦੇ ਹਨ
ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ ਦੇਖ ਸਕਦੇ ਹੋ
ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ
ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਚਲਾਉੰਦੀ ਹੇ
ਜੋ ਵੀ ਔਨਲਾਇਨ ਟੈਸਟ ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ ਦਿੱਤੇ ਜਾਉਂਦੇ ਹਨ
ਹੋਰ ਜਾਣਕਾਰੀ ਲਈ ਕਿਰਪਿਆ ਲਿਖੋ contactspoken tutorialਓਰਗ ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ ਏ ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਦਾ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਆਈ ਸੀ ਟੀ ਐਮ ਏਚ ਆਰ ਡੀ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਇਫਨ ਟਿਊਟੋਰਿਯਲ ਡੌਟ ਐਰਜ ਸਲੈਸ਼ spoken tutorialਓਰਗNMEICT ਹਾਇਫਨ ਇਮਟ੍ਰੋ ਉੱਤੇ ਮੌਜੂਦ ਹੈ
ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ
ਸਾਡੇ ਨਾਲ ਜੁੜਨ ਲਈ ਧੰਨਵਾਦ